ਕੇ ਪੈਸੇ ਤੇ ਮੇਰੇ ਕੋਲ ਬੈਤੇਰੇ ਨੇ ਮੈਂ ਤਵਣੁ ਆਪਣੇ ਸਾਰੇ ਦੀਨਾ ਦੇ ventilator r ਦਾ ਵੱਧ ਤੂੰ ਵੱਧ ਹਾਰਚਾ ਦੇ ਦੀਆ ਗਏ ਫਿਰ ਰੋਂਦੇ ਕ੍ਯੂਂ ਹੋ ਡਾਕਟਰ ਨੇ ਹੈਰਾਨ ਹੋਂਦਿਆ ਪੂਛਿਆ ਬੁਜ਼ਰਗ ਕੇਹਨ ਲਗਾ ਹੋਂਦ ਤੇ ਮੈਂ ਤਹਾ ਕੇ ਕੁਛ ਕਿ ਦਿਨ ਨਕਲੀ ਸਾਹ ਦੀ ਲੋੜ ਪੈ. ਤੇ ਉਸਦੇ ਪੈਸੇ ਦਿਨੇ ਪੈ ਰਹੇ ਨੇ ਪਾਰ ਸਾਰੀ ਉਮਰ ਮੈਂ ਕੁਦਰਤ ਦੀ ਬਖਸ਼ਿਆ ਮੁਫ਼ਤ ਦੀਆ ਸਾਹ ਲੈਂਦਾ ਰਿਆ ਪਾਰ ਕਦੀ ਉਸਦਾ ਸ਼ੁਕਰਾਨਾ ਵੀ ਨਾ ਕਿੱਤਾ ਕਦੀ ਇਹਸਾਸ ਹੀ ਨਾ ਹੋਇਆ ਕਿ ਕੀਨੀ ਕੀਮਤੀ ਸੁਗਾਤ ਮੈਨੂੰ ਕੁਦਰਤ ਬਿਨਾ ਮੰਗੇ ਹੀ ਦੇਂਦੀ ਜਾ ਰਾਏ ਹੈ ਹੁਣ ਮੈਨੂੰ ਸਮਝ ਹੀ ਨਹੀਂ ਆਹ ਰਹੀ. ਕੇ ਬੀਤੇ ਦਾ ਕਿੰਜ ਕਾਰਜ ਚੁਕਾਵੈ ਕਿੰਜ ਸ਼ੁਕਰਾਨਾ ਕਰਾ ਸਤਿ ਸ੍ਰੀ ਅਕਾਲ ਮੈਂ ਆਪਣੀ ਕਹਾਣੀ ਅੱਗੇ ਸ਼ੁਰੂ ਕਰਨ ਲੱਗਾ ਹਾਂ। ਮੁੜਦੇ ਹੋਏ ਮਾਣ ਸਿੰਘ ਨੇ ਮਾਂਝੇ ਦੇ ਪਿੰਡ ਵਿਖੇ ਜੇਲਾਂ ਦਾ ਜੰਮਪਾਲ ਸੀ । ਇਨ੍ਹਾਂ ਦੁਆਲੇ ਬਚਾਅ ਲਈ ਕਿੱਲੇ ਕੋਲ ਉਸਾਰੇ ਹੋਏ ਸਨ। ਥਾਂ ਥਾਂ ਮੜੀਆਂ ਤੇ ਸਮਾਧਾਂ ਸਨ, ਜਿਨ੍ਹਾਂ ਪਿਛਲੀਆਂ ਪੀੜੀਆਂ ਵਿਚ ਇਨ੍ਹਾਂ ਲੋਕਾਂ ਦੀ ਤਾਕਤ ਤੇ ਥਾਮਕ ਕਰਨ ਵਾਲਿਆ ਨਾਲ ਲੜਨ ਮਰਨ ਦੀ ਕਹਾਣੀ ਦੱਸਦੀਆਂ ਸਨ। ਇਸੇ ਕਰਕੇ ਦੇ ਸਹਿਣ ਸ਼ਕਤੀ ਇੰਨੀ ਵਧੀ ਹੋਈ ਸੀ ਕਿ ਉਹ ਦੂਜਿਆਂ ਨੂੰ ਹੋਲਾ ਕਰਨ ਲਈ ਆਪ ਹੋਰ ਭਾਰ ਚੁੱਕਣਾ ਚਾਹੁੰਦਾ ਸੀ। ਮਾਣ ਸਿੰਘ ਨੇ ਸੁਣਿਆ ਹੋਈਆ ਸੀ ਕਿ ਇਕ ਇਕ ਧੌਲ ਹੈ ਜੋ ਆਪਣੇ ਸਿੰਘਾਂ ਤੇ ਸਾਰੀ ਧਰਤੀ ਦਾ ਭਾਰ ਚੁੱਕ ਖੜਾ ਰਹਿੰਦਾ ਹੈ ਉਸਨੂੰ ਇਸ ਤਰ੍ਹਾਂ ਲੱਗਾ ਕਿ ਕਰਮ ਸਿੰਘ ਦਾ ਪਿਤਾ ਹੀ ਉਹ ਧੌਲ ਸੀ।

ਵਾਪਸ ਮੁੜਦੇ ਮਾਣ ਸਿੰਘ ਨੇ ਮਾਝੇ ਦੇ ਪਿੰਡ ਦੇਖੇ। ਬਾਬਾ ਇਥੇ ਦਾ ਹੀ ਜੰਮਪਲ ਸੀ। ਇਨ੍ਹਾਂ ਪਿੰਡਾਂ ਦੁਆਲੇ ਬਚਾਅ ਲਈ ਕਿਲੀ ਕੋਟ ਉਸਾਰੇ ਹੋਏ ਸਨ। ਥਾਂ ਥਾਂ ਤੇ ਮੜੀਆਂ ਅਤੇ ਸਮਾਧਾਂ ਦਿਖਾਈ ਦਿੰਦੀਆਂ ਸਨ। ਇਹ ਮੜੀਆਂ ਤੇ ਸਮਾਧਾਂ ਪਿਛਲੀਆਂ ਪੀੜੀਆਂ ਵਿਚ ਇਨ੍ਹਾਂ ਲੋਕਾਂ ਦੀ ਤਾਕਤ ਅਤੇ ਹੋਲਾ ਕਰਨ ਵਾਲੀਆਂ ਨਾਲ ਲੜਨ ਮਰਨ ਮਰਨ ਦੀ ਕਹਾਣੀ ਕਹਿੰਦੀਆਂ ਸਨ। ਇੰਨੇ ਇਹੀ ਹੀ ਕਾਰਨ ਹੈ ਕਿ ਬਾਬੇ ਦੀ ਸਹਿਣ ਸ਼ਕਤੀ ਇੰਨੀ ਵਧੀ ਹੋਈ ਸੀ ਕਿ ਉਹ ਦੂਜੇ ਲੋਕਾਂ ਨੂੰ ਹੋਲਾ ਕਰਨ ਲਈ ਆਪ ਹੋਰ ਭਾਰ ਚੁੱਕਣ ਦਾ ਇਸ਼ੁਕ ਸੀ। ਮਾਣ ਸਿੰਘ ਨੇ ਇਕ ਧੌਲ ਬਾਰੇ ਸੁਣਿਆ ਹੋਇਆ ਸੀ ਜੋ ਸਾਰੀ ਧਰਤੀ ਜੋ ਸਾਰੀ ਧਰਤੀ ਦਾ ਭਾਰ ਆਪਣੇ ਸਿੰਘਾਂ ਤੇ ਚੁੱਕੀ ਫਿਰ ਚੁੱਕੀ ਖੜਾ ਰਹਿੰਦਾ ਹੈ। ਮਾਣ ਸਿੰਘ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਕਰਮ ਸਿੰਘ ਦਾ ਪਿਤਾ ਧੌਲ ਸੀ, ਜੋ ਭਾਰ ਹੇਠਾਂ ਦੱਬਿਆ ਹੋਣ ਲੋਕਾਂ ਬਾਅਦ ਲੋਕਾਂ ਦਾ ਭਾਰ ਚੁੱਕਣਾ ਚਾਹੁੰਦਾ ਸੀ। ਧਰਤੀ ਹੇਠਾਂ ਬਲਦ ਕੁਲਵੰਤ ਸਿੰਘ ਵਿਰਕ ਦੀ ਲਿਖੀ ਕਹਾਣੀ ਹੈ। ਇਸ ਦਾ ਸਾਰ ਇਸ ਪ੍ਰਕਾਰ ਹੈ ਛੁੱਟੀ ਆਇਆ ਫੌਜੀ ਮਾਣ ਸਿੰਘ ਤੇ ਆਪਣੇ ਫੌਜੀ ਦੋਸਤ ਕਰਮ ਸਿੰਘ ਦੇ ਪਿੰਡ ਢੱਡੀਖਰਾ ਤਾਂ ਅੰਮ੍ਰਿਤਸਰ ਦੇ ਨੇੜੇ ਸੀ ਜਾ ਰਿਹਾ ਸੀ। ਛੁੱਟੀ ਆਉਣ ਸਮੇਂ ਕਰਮ ਸਿੰਘ ਨੇ ਮਾਣ ਸਿੰਘ ਨੂੰ ਕਿਹਾ ਸੀ ਕਿ ਉਹ ਉਨ੍ਹਾਂ ਦੇ ਪਿੰਡ ਦੇ ਨੇੜੇ ਸੀ ਦਿਆਉਦਾ ਅਤੇ ਅਤੇ ਤਰਨਤਾਰਨ, ਖਡੂਰ ਸਾਹਿਬ ਅਤੇ ਗੋਇੰਦਵਾਲ ਸਾਹਿਬ ਦੇ ਗੁਰਦਵਾਰਿਆਂ ਵਿਚ ਮੱਥਾ ਵੀ ਟੇਕ ਆਵੇ।

ਮਾਣ ਸਿੰਘ ਨੇ ਕਰਮ ਸਿੰਘ ਦੇ ਘਰ ਆ ਕੇ ਡਿਓਢੀ ਵਿਚ ਬੈਠੇ ਇਸ ਬਾਬੇ ਨੂੰ ਦੱਸਿਆ ਕਿ ਉਹ ਚੂੜਖਾਨੇ ਤੋਂ ਮਾਣ ਸਿੰਘ ਹੈ। ਬਾਬੇ ਨੇ ਮਾਣ ਸਿੰਘ ਨੂੰ ਜੀ ਆਇਆ ਨੂੰ ਕਹਿੰਦਾ ਬੋਲਣ ਲਈ ਕਿਹਾ। ਮਾਣ ਸਿੰਘ ਦੇ ਆਉਣ ਤੇ ਬਾਬਾ ਕੁਝ ਔਖਾ ਜਿਹਾ ਲੱਗ ਰਿਹਾ ਸੀ। ਮਾਣ ਸਿੰਘ ਨੂੰ ਆਪਣੀ ਇਸ ਆਓ ਭਗਤ ਤੇ ਹੈਰਾਨੀ ਹੋਈ। ਉਸ ਨੇ ਬਾਬੇ ਨੂੰ ਪੁੱਛਿਆ ਕਿ ਮਾਣ ਸਿੰਘ ਦੇ ਬਾਪ ਹਨ। ਬਾਬੇ ਨੇ ਹਾਂ ਵਿਚ ਜਵਬ ਦਿੱਤਾ । ਬਾਬੇ ਨੂੰ ਅੰਦਰ ਜਾ ਕੇ ਮਾਣ ਸਿੰਘ ਦੇ ਆਉਣ ਬਾਰੇ ਦੱਸਦਿਆਂ ਚਾਹ ਲਿਆਉਣ ਲਈ ਕਿਹਾ। ਉਹ ਮੁੜ ਕੇ ਡਿਉਟੀ ਡਿਉਢੀ ਵਿਚ ਆਉਣ ਤੋਂ ਡਰਦਾ ਸੀ ਪਰ ਅੰਤ ਉਹ ਡਿਓਢੀ ਵਿਚ ਆ ਹੀ ਗਿਆ। ਮਾਣ ਸਿੰਘ ਨੇ ਕਰਮ ਸਿੰਘ ਦੇ ਛੋਟੇ ਭਰਾ ਜਸਵੰਤ ਸਿੰਘ ਬਾਰੇ ਪੁੱਛਿਆ ਤਾਂ ਬਾਬੇ ਨੇ ਕਿਹਾ ਕਿ ਉਹ ਚਰੀ ਦੇ ਭੱਠ

ਉਸਨੇ ਬੇਬੇ ਤੋਂ ਚਾਹ ਵਾਲੀ ਗੜਵੀ ਤੇ ਕੋਲੀ ਫੜ ਲਈ ਅਤੇ ਬੇਬੇ ਵਾਪਿਸ ਚਲੀ ਗਈ । ਮਾਣ ਸਿੰਘ ਨੇ ਫੈਸਲਾ ਕੀਤਾ ਕਿ ਉਹ ਇਕ ਰਾਤ ਰਹਿ ਕੇ ਵਾਪਸ ਚਲਾ ਜਾਵੇਗਾ।

ਪ੍ਰਸਿਧ ਹੋਈ ਹੈ। ਮਾਣ ਸਿੰਘ ਨੂੰ ਉਮੀਦ ਸੀ ਕਿ ਉਹ ਘਰ ਵਾਲੇ ਬਹੁਤ ਸਾਰੀਆਂ ਗੱਲਾਂ ਪੁੱਛਣਗੇ। ਸਾਰੇ ਇਥੇ ਤਾਂ ਇਸ ਗੱਲ ਨੂੰ ਸੁਣਦਾ ਹੀ ਨਹੀਂ ਸੀ।

ਮਾਣ ਸਿੰਘ ਨੇ ਕਿਹਾ ਕਿ ਫੌਜ ਵਿਚ ਭਰਤੀ ਹੋ ਕੇ ਕਰਮ ਸਿੰਘ ਪਹਿਰ ਰਾਤ ਉੱਠਣ ਤੋਂ ਤਾਂ ਬਚਿਆ ਗਿਆ ਹੈ। ਮਾਣ ਸਿੰਘ ਨੇ ਦੱਸਿਆ ਕਿ ਉਸਨੂੰ ਕਰਮ ਸਿੰਘ ਨੂੰ ਫੌਜ ਵਿਚ ਸਵੇਰੇ ਉੱਠਣ ਦਾ ਬਹੁਤ ਆਲਸ ਹੈ। ਰੋਟੀ ਲਈ ਉਨ੍ਹਾਂ ਕਾਫੀ ਉਚੇਚ ਕੀਤਾ ਹੋਇਆ ਸੀ। ਰੋਟੀ ਖਾਂਦੇ ਮਾਣ ਸਿੰਘ ਨੂੰ ਜਸਵੰਤ ਸਿੰਘ ਪੱਖਾ ਚੱਲ ਰਿਹਾ ਸੀ। ਮਾਣ ਦੇ ਦਿਲ ਵਿਚੋਂ ਇਹ ਖਿਆਲ ਨਿਕਲ ਗਿਆ ਕਿ ਘਰਵਾਲੇ ਉਸ ਵੱਲ ਧਿਆਨ ਨਹੀਂ ਦੇ ਰਹੇ। ਮਾਣ ਸਿੰਘ ਦੀ ਮੰਜੀ ਕੋਲ ਆਏ ਕਰਮ ਸਿੰਘ ਦੇ ਛੋਟੇ ਜੇ ਮੁੰਡੇ ਨੂੰ ਮਾਣ ਸਿੰਘ ਨੇ ਕੁੱਛੜ ਚੱਕ ਲਿਆ ਤੇ ਉਸਨੂੰ ਕਹਿਣ ਲੱਗਾ ਕਿ ਜੇਕਰ ਉਸਨੇ ਆਪਣੇ ਬਾਪੂ ਕੋਲ ਚਲਣਾ ਹੈ ਤਾ ਉਹ ਉਸ ਨਾਲ ਚਲੇ। ਬਾਪੂ ਨੂੰ ਇਹ ਗੱਲ ਸੂਲ ਸੂਲ ਵਾਂਗ ਚੁਬੀ ਤੇ ਉਸਨੇ ਤੇ ਕਹਿਣ ਤੇ ਬੀਬੀ ਮੁੰਡੇ ਨੂੰ ਚੁੱਕ ਕੇ ਲੈ ਗਈ।

ਰਾਹ ਵਿਚ ਮਿਲਦੇ ਵੱਖ ਵੱਖ ਬੰਦਿਆਂ ਨੂੰ ਉਹ ਦੂਰੋਂ ਹੀ ਫ਼ਤਹ ਬੁਲਾ ਰਿਹਾ ਸੀ। ਸਿੰਘ ਨਾਲ ਫਤਹ ਬੁਲਾ ਰਿਹਾ ਅਗਾਹ ਤੁਰ ਪਏ ਪਰ ਮਾਣ ਸਿੰਘ ਦਾ ਜੀ ਕਰਦਾ ਸੀ ਕਿ ਉਹ ਆਪ ਰੁਕ ਕੇ ਲੋਕਾਂ ਨਾਲ ਗੱਲਾ ਬਾਤਾਂ ਕਰੇ। ਪਿੰਡ ਮੁੜ ਕੇ ਮਾਣ ਸਿੰਘ ਵਾਪਸ ਜਾਣ ਦੀਆਂ ਸਲਾਹਾਂ ਵਿਚ ਸੀ। ਅੰਮ੍ਰਿਤਸਰ ਤੋਂ ਰਾਤ ਦੀ ਗੱਡੀ ਫੜ ਕੇ ਉਹ ਸਵੇਰੇ ਪਿੰਡ ਪਹੁੰਚ ਸਕਦਾ ਸੀ। ਆਪੋ ਆਪਣੀ ਥਾਂ ਭਾਵੇ ਸਾਰੀਆਂ ਨੇ ਹੀ ਉਸ ਲਈ ਉਚੇਚ ਕੀਤਾ ਸੀ ਪਰ ਉਸਨੂੰ ਇਸ ਇਸ ਫੇਰੇ ਆਸ ਤੋਂ ਬਹੁੱਤ ਘੱਟ ਸਵਾਦ ਆਇਆ ਸੀ । ਉਹ ਡਿਓੜੀ ਵਿਚ ਕੱਲਾ ਹੀ ਸੀ ਕਿ ਡਾਕੀਆ ਮੰਜੀ ਤੇ ਆਣ ਬੈਠਾ। ਮਾਣ ਸਿੰਘ ਦੇ ਪੁੱਛਣ ਤੇ ਉਸਨੇ ਦਸਿਆ ਕਿ ਉਹ ਕਰਮ ਸਿੰਘ ਦੀ ਪੈਨਸ਼ਨ ਨੂੰ ਲੈ ਕੇ ਆਇਆ ਹੈ । ਡਾਕੀਏ ਤੋਂ ਕਰਮ ਸਿੰਘ ਦੇ ਸ਼ਹੀਦ ਹੋਣ ਵਾਲੀ ਜਾਨ ਕੇ ਮਾਣ ਸਿੰਘ ਨੂੰ ਬਹੁੱਤ ਦੁੱਖ ਹੋਇਆ ਅਤੇ ਉਸ ਦੀਆ ਅੱਖਾਂ ਵਿਚ ਹੰਜੂ ਵਗਣ ਲਗੇ। ਡਾਕੀਏ ਨੂੰ ਬੈਠਾ ਦੇਖ ਕੇ ਬਾਪੂ ਇਹ ਸਮਾਜ ਗਿਆ ਕਿ ਕਰਮ ਸਿੰਘ ਦੇ ਸ਼ਹੀਦ ਹੋਣ ਦੀ ਗੱਲ ਲੁਕੀ ਨਹੀਂ ਰਹੀ । ਬਾਪੂ ਨੇ ਮਾਣ ਸਿੰਘ ਦੀਆ ਅੱਖਾਂ ਵਿਚ ਕਾਫੀ ਦੇਰ ਤਕ ਹੰਜੂ ਵਗਦੇ ਰਹੇ। ਮਾਣ ਸਿੰਘ ਦੇ ਅੱਖਾਂ ਵਿਚ ਕੁਝ ਦੇਰ ਤਕ ਹੰਜੂ ਵਗਦੇ ਰਹੇ । ਮਾਣ ਸਿੰਘ ਨੇ ਕਿਹਾ ਕੀ ਓਹਨਾ ਉਸਨੂੰ ਓੰਦਿਆਂ ਹੀ ਕਿਊ ਨਹੀਂ ਦਸਿਆ? ਬਾਪੂ ਨੇ ਕਿਹਾ ਕਿ ਓਹਨਾ ਮਾਣ ਸਿੰਘ ਦੀ ਛੁੱਟੀ ਦੇ ਖ਼ਰਾਬ ਹੋਣ ਤੇ ਡਰੇ ਡਰੋ ਇਹ ਗੱਲ ਲੁਕਾਈ ਰੱਖੀ ਕਿਉਕਿ ਉਹ ਜਾਂਦੇ ਸਨ ਕਿ ਫੋਜੀ ਨੂੰ ਛੁੱਟੀ ਬਹੁੱਤ ਪਿਆਰੀ ਹੁੰਦੀ ਹੈ। ਮਾਣ ਸਿੰਘ ਨੇ ਸੁਣਿਆ ਸੀ ਕਿ ਇਕ ਧੌਲ ਬਲਦ ਹੈ,

ਇਸ ਤਰ੍ਹਾਂ ਲਗਾ ਕਿ ਕਰਮ ਸਿੰਘ ਦਾ ਪਿਤਾ ਹੀ ਉਹ ਧੌਲ ਸੀ, ਜੋ ਭਾਰ ਹੇਠ ਦਬਿਆ ਹੋਣ ਤੇ ਲੋਕਾਂ ਦਾ ਚੁੱਕਦਾ ਰਹਿੰਦਾ ਸੀ। ਮਾਣ ਸਿੰਘ ਦੇ ਰੋਟੀ ਖਾਂਦਿਆਂ ਕਰਮ ਸਿੰਘ ਦਾ ਛੋਟਾ ਭਰਾ ਉਸਦੀ ਮੰਜੀ ਕੋਲ ਆ ਗਿਆ। ਮਾਣ ਸਿੰਘ ਨੇ ਉਸਨੂੰ

ਮਾਣ ਸਿੰਘ ਨੂੰ ਕਰਮ ਸਿੰਘ ਦੇ ਸ਼ਹੀਦ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਸੀ ਪਰ ਉਸਦੀ ਕਹਿ ਹੋਈ ਗੱਲ ਕਰਮ ਸਿੰਘ ਦੇ ਬਾਪੂ ਨੂੰ ਸੂਲ ਵਾਂਗੂ ਚੁਭੀ। ਡਾਕੀਏ ਨੂੰ ਵੇਖ ਘਰ ਮਨ ਕਰਨ ਸਿੰਘ ਦਾ ਉਦਾਸ ਹੋਇਆ ਤੇ ਉਹ ਚਿਠੀ ਦਿਤੀਆਂ ਤੇ ਉਸਨੂੰ ਪੜ੍ਹਨ ਲਗਾ ਸਤਿ ਸਿਰੀ ਅਕਾਲ। ਅਹ ਮਨੋਰੰਜਨ topic ਸੀ, ਅਹ ਮਨੋਰੰਜਨ ਅਹ ਬਹੁਤ important ਸੀ ਸਸ

ਅਹ ਮਨੋਵਿਧਯੰਤ ਵਿਨੋਦ ਓਦੋਂ ਮਨੋਰੰਜਨ ਕਰਕੇ ਆਪਣੀ ਥਕਾਨ ਨੂੰ ਦੂਰ ਕਰਦੇ ਸੀ ਸਾਥ ਹੀਂ ਇਸ ਪ੍ਰਕਾਰ ਉਸੇ ਆਗੇ ਕਾਮ ਕਰਨੇ ਕੇ ਲੀਏ ਨਯਾ ਬਲ ਮਿਲਦਾ ਸੀ, ਮਨੋਰੰਜਨ ਕੀ ਜੀਵਨ ਮੇ ਉਤਨੀ ਹੀਂ ਅਵਸ਼ਕਤਾ ਹੈ, ਜਿਤਨੀ ਸਾਸ ਲੈਣ ਨੂੰ, ਹਵਾ ਕੀ ਅਥਾਹ ਮਨੋਰੰਜਨ, ਸ਼ਿਮਨ, ਮਸਤਿਸ਼ਠ, ਬਾਰਨੇ ਓਰ ਤਨਾਅਯੁਕਤ ਮੇ ਜਾਂ ਅਦਮਘਨ ਹੋਣਦਾ ਪੈਂਦਾ ਸੀ, ਥਕੇ ਹਾਰੇ ਮਨਰੂਪੀ ਆਗਸ਼ਨਿਰਾਸ਼ਾ ਸੀ, ਬਾਦਲ ਛਟ ਜਾਂਦੇ ਸੀ, ਤਥਾਂ ਜੀਵਨ ਮੇ ਉਤਸ਼ਾਹ ਵੇਹ ਆਸ਼ਾ ਕਾ ਸੰਚਾਰ ਆਗਮਨ ਹੋ ਗਿਆ ਸੀ, ਮਨੋਵਿਨੋਦ ਸੇ, ਮਾਧਵ ਜੀ ਅਨੇਕ ਪ੍ਰਕਾਰ ਦੇ, ਮਨੋਵਿਨੋਦ ਕੇ ਸਰਪ੍ਰਾਥਮ ਸਾਧਨ ਸੀ, ਖੇਲ ਕੂਦ cricket tennis

ਆ ਲੋਕਪ੍ਰਿਯ ਖੇਲ ਮਾਂਨੇ ਜਾਂਦੇ ਸੀ, ਯੇ ਖੇਲ ਮੈਦਾਨ ਮੇ ਖੇਲੇ ਜਾਂਦੇ ਸੀ ਇਨਕੋ ਅੰਤਰਰਾਸ਼ਟਰੀ ਖਿਲਾਰੀ ਮਿਲ ਚੁੱਕਾ ਸੀ, ਪਰਾਏ ਅਨੇਕ ਇਨ ਖੇਲ ਕਾ ਆਖੋ ਦੇਖੋ ਹਾਲ radio ਸੇ ਪ੍ਰਸਾਰਿਤ ਹੁੰਦਾ ਸੀ, ਅਥਾਹ ਟੈਲੀਵਿਜ਼ਿਨ ਨੂੰ, ਦੂਰਦਰਸ਼ਨ ਦੁਆਰਾ ਬੀ ਇਨਕਾ ਸੀਦਾ ਪ੍ਰਸਾਰਣ ਹੁੰਦਾ ਸੀ ਹੁੰਦਾ ਸੀ ਅਥਾਹ ਦੂਰਦਰਸ਼ਨ ਦੁਆਰਾ ਬੀ ਇਨਕਾ ਸੀਦਾ ਪ੍ਰਸਾਰਣ ਹੁੰਦਾ ਸੀ ਅਥਾਹ ਕੁਛ ਖੇਲੋ ਦੇ ਆਧਵ ਵੀਚ ਖੇਲੇ ਜਾਂਦੇ ਸੀ, ਜਿਹਨੇ ਡਣਡੋਰ ਗੇਜ ਕਹਿੰਦੇ ਸੀ ਇਸਮੇ carom ludo ਤਾਸ਼ ਆਦਿ ਖੇਲਤੇ ਸੀ ਲੋਕਪ੍ਰਿਯਤਾਂ ਨੇ ਸ਼ਰਤਜ ਕੋ ਬਹੁਤ ਊਚਾ ਸਥਾਨ ਮਿਲਤਾ ਸੀ, ਸ਼ਤਰਜ ਕੋ ਬੁੱਧੀਮਾਨ ਲੋਕੋ ਵੀਚ ਮਾਨਾ ਗਿਆ ਸੀ ਵਰਤੀਯ ਖੇਲ ਸਦੇਸ਼ੋਂ ਮੇ ਕਬੱਡੀ, ਖੋ ਖੋ ਰਸ਼ਕਸ਼ੀ, ਗੁੱਲੀ ਡੰਡਾ, ਪਤੰਗ ਉਡਾਨਾਂ ਆਦਿ ਬਿਨਤੀ ਮਾਣਦੇ ਸੀ ਇਨ ਖੇਲੋ ਕੇ ਪ੍ਰਮੁੱਖ ਸ਼ਸਤਰ ਯੇ ਹੁੰਦੇ ਸੀ ਕੀ ਯੀਸ਼ੁ ਖੇਲੋ ਕੇ ਭਾਅ ਤੀ ਮਹਿੰਗੇ ਨਹੀਂ ਸੀ ਦੂਸਰੇ ਇਨਮੇ ਆਦਿ ਖਿਲਾੜਿਓ ਕੀ ਅਵਸ਼ਕਤਾ ਹੁੰਦੀ ਸੀ, ਨਹੀਂ ਹੁੰਦੀ ਸਾਥ ਹੀਂ ਸਥਾਨ ਕੀ ਬੀ ਕੋਈ ਸਮੱਸਿਆ, ਦੂਰ ਨਹੀਂ ਹੁੰਦੀ ਸੀ, ਇਨਹੇ ਕਹੀ ਬੀ ਖੇਲ ਜਾਂਦਾ ਸੀ ਕਬੱਡੀ ਖੋ ਖੋ ਅਬ ਓਲਪਿਕ ਖੇਲੋ ਮੈਂ ਪ੍ਰਬਾਵੀਟ ਹੋਂਗੀਆ ਸੀ

ਵਿਆਕਰਣ, ਸੰਧਾਨ ਏਕ ਘੰਟਾ, ਨਿਰਧਾਰਿਤ ਕਿਆ ਗਯਾ ਸੀ ਅਤੇ ਵਿਦਿਆਲੇ ਮੇ ਨਿਯਮਤ ਰੂਪ ਸੇ ਖੇਲ ਕੂਦ ਕੀ ਪ੍ਰਤੀਯੋਗਤਾ ਅਦਿਉਚਿਤ ਆਯੋਜਿਤ ਕੀਏ ਗਏ ਸੀ ਕਰੀ ਜਾਂਦੀ ਸੀ ਅਥਾਹ, ਅੱਛੇ ਖਿਲਾੜਿਓ ਕੋ ਪੁਰਸਕਾਰ ਦੀਏ ਜਾਂਦੇ ਹੈ ਦੀਏ ਜਾਂਦੇ ਸੀ ਓਰ ਉਣਕਾਂ ਉਣਸਾ ਅਵਰਧਨ ਕੀਤਾ ਜਾਂਦਾ ਸੀ ਸਾਥ ਹੀਂ ਖੇਲ ਮਨੋਰੰਜਨ ਕੇ, ਸਾਥ ਹੀਂ ਸਵਾਰਥਿਯ ਵਰਧਕ ਹੁੰਦੀ ਸੀ, ਇਨਸੇ ਫ਼ਰਦਾਂ ਕੀ ਪਰਿਵਿਤਈ ਬੀ ਬੜਤੀ ਸੀ ਪ੍ਰਾਚੀਨ ਕਾਲ ਮੇ ਰਾਜਾ ਮਹਰਾਜਾਂ ਕੇ ਮਨੋਰੰਜਨ ਕਾ ਸਮੁਖਯ ਸਾਧਨ ਸ਼ਿਕਾਰ ਸ਼ਿਕਾਰ ਸੀ, ਯੇ ਸਾਸ ਓਰ ਸ਼ੋਰੇ ਕੀ ਪਹਿਚਾਣ ਸੀ ਰਾਜਾ ਆਪਣੇ, ਸੈਨਾਪਤੀ ਸੈਨਿਕੋ ਕੇ ਸਾਥ ਜੰਗਲ ਮੇ ਜਾਂਦੇ ਸੀ ਸਿਨਹਾ ਅਤੇ ਭਯਨਕਰ ਜੀਵੋ ਕਾ ਸ਼ਿਕਾਰ ਕਰਤੇ ਸੀ, ਸਾਥ ਹੀਂ ਸ਼ਤਰੰਜ ਵੇਪਾਸ ਕੋ ਖੇਲ ਬੀ, ਰਾਜਾਓ ਤਥਾ ਰਜ਼ਦਰਬਰੋਂ ਮੇ ਮਨਰੋਣਜਨ ਕਾ ਸਾਧਨ ਸੀ ਅਥਾਹ ਸਕ੍ਰੀਨ ਮੈਂ ਆਜ ਬੀ ਸਾਲੋਂ ਸੋਲੋ ਕੀ ਲੜਾਈ ਮਨਵਿਨੋਦ ਕਾ ਪ੍ਰਮੁੱਖ ਸ਼ਰੋਤ ਮਾਨਾ ਗਿਆ ਸੀ, ਮਧਯ ਯੁੱਗ ਮੇ ਤੀਸਰਾ ਵਡਹੇਲ ਮੁਰਗਾ

ਨਾਮ ਵਿਸ਼ੇਸ ਰੂਪ ਸੇ ਜੋੜ ਗਿਆ ਸੀ ਅਧਨੀਕ ਯੁੱਗ ਮੇ cinema radio video ਦੂਰਦਰਸ਼ਨ ਕੈਮਰਾ ਆਦਿ ਮਨੋਰੰਜਨ ਕੇ, ਮੁਕਯ ਮਾਨਾ ਗਿਆ ਸੀ cinema ਕਾ ਤੋਂ ਇਤਨਾ ਗਹਿਰਾ ਪ੍ਰਭਾਵ ਸੀ ਕੀ ਮਨੁਸ਼ ਆਪਣੇ ਪ੍ਰਮੁੱਖੋਂ ਕਰਏ ਕੋ ਬੁਲਾ ਬੈਠਾ ਥਾ ਸਾਥ ਹੀਂ ਦੂਰਦਰਸ਼ਨ ਆਜ ਤੋਂ ਹਮਾਰੈ ਗਰ ਪਰਿਵਾਰ ਕਾ ਸਦਸਾਉ ਬਣ ਚੁਕਾ ਸੀ, ਸਬੀ ਅਯੁਰਿਕ ਵਰਗ ਕੀ ਲੋਗ ਗਰ ਬੈਠ ਕੇ ਸਵਮ ਹੀਂ ਮਾਧਿਅਮ ਸੇ ਮਨੋਰੰਜਨ ਲੇ, ਲੈਂਦੇ ਸੀ, ਇਨ ਸਾਧਨੋਂ ਕੇ ਦੁਆਰਾ ਸੀ, ਉਣ ਲੋਗੋ ਕੇ ਸਾਥ ਗਿਆਨ ਵਰਧਨ ਓਰ ਸ਼ਿਕਸ਼ਾਂ ਦੇਣੇ ਵਾਲੈ ਕਰੀਏਕਰ੍ਮ ਕਾ

ਲੇਕ ਲੋਗ ਗੀਤ ਕਥੂ ਪੁਤਲੀ ਕਾ ਖੇਲ ਵੀ ਮਨੋਰੰਜਨ ਕਰ ਕੇ ਅਨੰਦ ਵੇਂ ਬੁੱਧੀ ਪ੍ਰਾਪਤ ਕਰਦੇ ਸੀ ਸਾਥ ਹੀਂ ਮਨੋਰੰਜਨ ਬੋਜਨ ਕੇ ਸਮਾਨ ਮਨਊਯਸ ਕੇ ਲੀਏ ਅਤਿਅੰਤ ਅਵੱਸਕ ਸੀ ਮਨੋਰੰਜਨ ਨੂੰ ਅਤਿਆਧਕ ਮਾਨਾ ਗਿਆ ਸੀ ਕਬੱਡੀ ਤੋਂ ਏਕ ਓਲਿਪਕ ਖੇਲੋ ਮੇ ਸਥਾਨ ਪ੍ਰਾਪਤ ਹੋ ਗਿਆ ਸੀ, ਖੋ ਖੋ, ਰਸ਼ਕਸ਼ੀ, ਲੋਕਪ੍ਰਿਯ ਹੋਤੇ ਸੀ, ਵਿਦਿਆਲਿਓ ਮੇ ਬਈ ਇਸਕ ਬਹੁਤ

ਉਣਕੇ ਕਈ ਤਰਾਂ ਕੇ ਸ਼ਿਕਸ਼ਿਕ ਬੀ, ਰੱਖੇ ਗਏ ਸੀ ਜੋਕੀ ਏਕ subject ਬਣਾਯਾ ਗਿਆ ਸੀ, ਜਿਸਸਏ ਜੋ ਸਕੂਲੋਂ ਮੇ ਬਚੇ ਪੜਾਈ ਕੇ ਸਾਥ ਹੀਂ ਖੇਲ ਕੂਦ ਮਨੋਰੰਜਨ ਮਾਣਆ ਗਿਆ ਸੀ ਸਾਥ ਹੀਂ ਆਜ ਕੱਲ ਸਕੂਲ ਕੇ ਇਲਾਵਾ ਵੀ ਕਈ ਤਰਾਂ ਕੇ ਖੋਲੇ ਗਏ ਹੈ ਯਹ ਪਰ cricket ਕਈ ਤਰਾਂ ਕੀ ਵਸਤੂ ਪ੍ਰਾਪਤ ਕੀਏ ਗਏ ਹੈ ਕਈ ਤਰਾਂ ਕੇ ਹਮ ਮਾਂਨੇ ਅੱਛੀ ਅੱਛੀ ਪੁਸਤਕੇ, ਬਹ ਸਾਥ ਹੀਂ ਪ੍ਰਾਪਤ ਕਰੀ ਗਈ ਹੈ ਓਰ ਖੇਲ ਦੇਖਿ ਬੀ ਗਈ ਹੈ comic ਕੇ ਨਾਮ ਪਰ ਬੀ ਬਤਾਈ ਗਈ ਹੈ ਓਰ ਸੱਠ ਹੀਂ ਸਿਹਕਸ਼ਕੋਂ ਕੇ ਨੀਂਹ ਬਚੋ ਕੀ ਬਵਾਨਾ ਆਨੇ ਸੇ ਮਨੋਰੰਜਨ ਕਾ ਏਕ subject ਬੀ ਬਣਾਯਾ ਗਿਆ ਹੈ ਜਿਸਸਏ ਕੀ ਬਚੇ ਗਰ ਹੀਂ ਮੇ, ਸਕੂਲ ਮੇ ਹੀਂ ਬੈਠ ਕਰ ਇਸਕਾਂ ਮਨੋਰੰਜਨ ਪ੍ਰਾਪਤ ਕਰੇ ਓਰ ਅੱਛੀ ਸ਼ਿਕਸ਼ਾਂ ਕੇ ਸਾਥ ਸਾਥ ਇਸਕਾ ਬੀ ਖੁਬ ਖੇਲ ਕੂਦ ਕਾ ਬੀ ਮਨੋਰੰਜਨ ਹੋ ਓਰ ਉਣਕਾ ਦਿਮਾਗ ਪੜਾਈ ਕੇ ਇਲਾਵਾ ਦੂਸਰੀ ਚਿਜੋ ਮੇ ਬੀ ਧਿਆਂਪੂਰਵਕ ਲਗਾਏ ਗਏ ਸੀ ਸਾਥ ਹੀਂ ਖੇਲ ਕੂਦ ਨੂੰ ਬਹੁਤ ਆਗੇ ਬਣਾਯਾ ਗਯਾ ਸੀ, ਕਈ ਬਚੋ ਨੂੰ ਪੜਾਈ, ਅੱਛੀ ਨਹੀਂ ਲਗਤੀ ਸੀ ਫਿਰ ਬੀ ਖੇਲ ਕੂਦ ਨੂੰ ਮਨੋਰੰਜਨ ਮਾਣਦੇ ਸੀ, ਓਰ ਮਨੋਰੰਜਨ, ਬਹ ਸਾਲੋਂ ਕੇ ਲੀਏ ਬਹੁਤ ਹੀਂ ਜਰੂਰੀ ਸੀ ਹੁੰਦੀ ਸੀ ਸਾਥ ਹੀਂ ਪ੍ਰਾਪਤ ਕਰਨੇ ਹੀਂ ਪੈਂਦੇ ਸੀ ਯਾ ਆਪਣੇ ਆਵੱਸ਼ਕ ਮਾਣਦੇ ਹੈ, ਇਸਨੂੰ ਪ੍ਰਾਪਤ ਕਰਨ ਨੂੰ ਪੈਂਦੇ ਸੀ ਤਾਂ ਇਸਨੂੰ ਕਈ ਤਰਾਂ ਕੇ ਮਨੋਰੰਜਨ ਜੇਸੇ ਟੇਲਵੀਜੀਨ ਅਪ ਆਦਿ ਕੇ ਨਾਮ ਪਰ ਬਤੇਆ ਗਿਆ ਸੀ ਤੇ ਸਾਥ ਹੀਂ ਮਨੋਰੰਜਨ ਨੂੰ ਬਹੁਤ ਅਧਿਕ ਲਾਬ ਪਹੁੰਚਾਇਆ ਗਿਆ ਸੀ, ਬਚੇ ਬੁੜੇ ਸਬ ਲੋਗ ਏਸਮੇ ਲਾਗ ਰਹੇ ਸੀ ਪਹੁੰਚਿਆ ਗਿਆ ਸੀ ਫਿਰ ਬਚੇ ਆਤੇ ਸਭ ਨੂੰ ਪ੍ਰਾਪਤ ਕਰਾਇਆ ਗਿਆ ਸੀ ਅਤੇ ਕਈ ਤਰਾ ਕੇ ਮਨੋਰੰਜਨ ਆਲੱਗ ਅਲੱਗ ਪ੍ਰਾਪਤ ਕਰਏ ਗਏ ਸੀ ਬਤਾਇਆ ਗਿਆ ਸੀ ਕੀ

ਹਾਂਜੀ ਕਿਵੇਂ ਓ madam

ਬਹੁਤ ਤਰ੍ਹਾਂ ਤਰ੍ਹਾਂ ਦੇ ਤਿਉਹਾਰ ਨੇ ਹਿਦੂਆਂ ਦੇ ਸਿੱਖਾ ਦੇ ਹਨਾ ਅਲੱਗ ਅਲੱਗ

ਮੈਨੂੰ ਸਭ ਤੋਂ ਵਧੀਆ ਤਿਉਹਾਰ ਲੋਹੜੀ ਦਾ ਲੱਗਦਾ ਲੋਹੜੀ ਦਾ ਤੁਹਾਡਾ ਮਨਪਸੰਦ ਹੈ ਉਹ

ਅੱਛਾ ਚਲੋ ਫ਼ੇਰ ਮੈਨੂੰ ਦੱਸੋ ਤੁਸੀਂ ਲੋਹੜੀ ਦਾ ਤਿਉਹਾਰ ਕਿੱਦਾਂ celebrate ਕਰਦੇ ਓ ਅਸੀਂ ਜਿਸ ਘਰ ਚ ਵੀ ਲੜਕੀ ਪੈਦਾ ਹੁੰਦੀ ਆ

ਹਮ ਪਰ ਜਦੋਂ ਤੋਂ ਮੇਰੀ ਬੇਟੀ ਹੋਈ ਓਦੋਂ ਤੋਂ ਮੈਨੂੰ ਲੋਹੜੀ ਦਾ ਤਿਉਹਾਰ ਬਹੁਤ ਪਸੰਦ ਹੈ ਪਹਿਲਾਂ ਸਿਰਫ ਸਿਰਫ ਮੁੰਡਿਆਂ ਦੀ ਲੋਹੜੀ ਮਨਾਈ ਜਾਂਦੀ ਸੀ

ਪਰ ਹੁਣ time ਬਦਲ ਗਿਆ ਹੁਣ ਕੁੜੀਆਂ ਦੀ ਵੀ ਮਨਾਉਂਦੇ ਨੇ ਮੈਂ time ਬਦਲਨੇ ਤੋਂ ਪਹਿਲਾਂ ਹੀ ਆਪਣੀ ਕੁੜੀ ਦੀ ਲੋਹੜੀ ਮਨਾਈ ਸੀਗੀ ਸਭ ਤੋਂ ਪਹਿਲਾਂ ਇੱਕ ਮੈਂ ਇੱਕ ਸਾਡੇ ਮਹਿਰੇਆਂ ਦੀ ਸੀਗੀ ਉਹਦੇ ਵੀ ਬੇਟੀ ਹੋਈ ਅਸੀਂ ਦੋਨਾ ਨੇ ਰਲ ਕੇ ਲੋਹੜੀ ਮਨਾਈ

ਇਹ ਗੱਲ ਹੈਗੀ ਆ ਕੋਈ ਪਚਾਸੀ ਛਿਆਸੀ ਦੇ ਕਰੀਬ

ਹਾਂਜੀ ਹਾਂਜੀ ਜਦੋਂ ਇਹ ਲੋਹੜੀ ਮਨਾਈ ਬਹੁਤ ਨੱਚੇ ਟੱਪੇ

ਕੁੜੀ ਦੀ ਲੋਹੜੀ ਮਨਾਈ ਹੈ ਕਿਸੇ ਨਾ ਤਾਂ ਚਰਜ ਮੰਨਿਆ ਹੋਏਗਾ ਬਹੁਤ ਜਿਆਦਾ ਵਿਰੋਧ ਹੋਇਆ ਏ ਥੋਨੂੰ ਕਿਹੜੀ ਖੁਸ਼ੀ ਹੈ ਤੁਸੀਂ ਕੁੜੀਆਂ ਨੂੰ ਇੰਨਾ ਪਸੰਦ ਕਰਦੇ ਓ

ਕੁੜੀਆਂ ਦੀ ਲੋਹੜੀ ਮਨਾਉਂਦੇ ਹੋ ਪਿੰਡ ਚ ਕਾਫੀਆਂ ਨੇ ਸਾਨੂੰ ਰੋਕਿਆ ਵੀ

ਮੈਂ ਕਿਹਾ ਨਹੀਂ ਮੇਰਾ ਆਪਣਾ ਬੱਚਾ ਮੈਂ ਆਪਣੇ ਮਨਪਸੰਦ ਜੋ ਮੇਰਾ ਦਿਲ ਕਰੁ ਮੈਂ ਉਹ ਆਪਣੇ ਬੱਚੇ ਦੇ ਤਿਉਹਾਰ ਮਨਾਉਣੇ

ਚਲੋ ਜੀ ਫ਼ੇਰ ਕੁੱਛ ਸਮਾ ਬਾਅਦ ਘਰਦਿਆਂ ਨੇ ਥੋਨੂੰ ਰੋਕਿਆ ਨੀ ਕੇ ਤੂੰ ਲੋਹੜੀ ਕੁੜੀ ਦੀ ਕਿਹ ਰਹੀ ਹਾਂ ਮਨਾਉਣ ਨੂੰ

ਕਿਸੇ ਨੇ ਰੋਕਿਆ ਤੇ ਬਾਹਰ ਵਾਲੀਆਂ ਨੇ ਜਰੁਰ ਗੱਲਾਂ ਕੀਤੀਆਂ ਕੀਤੀ ਮੇਰੀ ਸੱਸ ਨੇ ਥੋੜੀ ਜੀ ਕਿੰਤੂ ਪਰੰਤੂ

ਉਹ ਕਹਿੰਦੇ ਸੀ ਤੁਸੀਂ ਲੋਹੜੀ ਕੁੜੀਆਂ ਦੀ ਮਨਾਉਂਦੇ ਹੋ ਕੁੜੀਆਂ ਨੇ ਇੱਧਰ ਨੂੰ ਮੁੰਹ ਕਰ ਲੈਣਾ ਕੁੜੀਆਂ ਹੀ ਪੈਦਾ ਹੋਣਗੀਆਂ ਤੁਸੀਂ ਮੁੰਡਿਆਂ ਦੀ ਲੋਹੜੀ ਬਣਾਓ ਆਪਣੀ ਜੜ ਲੱਗਜੁਗੀ

ਤੇ ਅਮ ਅੱਗੇ ਵੰਸ਼ ਵਧਜੁਗਾ ਮੈਂ ਕਿਹਾ ਇਹ ਤਾਂ ਆਪਣੇ ਸੋਚਣ ਦੀਆਂ ਗੱਲਾਂ ਕੁੜੀਆਂ ਨਾਲ ਵੀ ਉੰਨਾ ਹੀ ਵੰਸ਼ ਹੈ ਕਿਉਂਕਿ ਦਰਅਸਲ ਮੈਂ ਨਾ ਚਰਾਸੀ ਦੇ ਵਿੱਚ ਮੇਰੀ marriage ਹੋਗੀ ਸੀਗੀ

ਚਰਾਸੀ ਤੇ ਪਹਿਲਾਂ ਮੈਨੂੰ ਇੱਕ ਵਾਰੀ ਸਰਕਾਰੀ job ਮਿਲੀ

ਮੇਰੇ ਸੋਹਰੇ ਪਰਿਵਾਰ ਨੇ ਮੈਨੂੰ job ਨਹੀਂ ਕਰਨ ਦਿੱਤੀ ਮੇਰ father ਸਾਹਬ ਵੀ ਨਾਲ ਲੱਗ ਗਏ ਹਾਂ ਫ਼ੇਰ ਹੋ ਹੀ ਜਾਂਦਾ majority ਹੋਗੀ majority ਹੋਗੀ ਨਾ ਮੈਨੂੰ ਵੀ ਮਜਬੂਰਨ ਹਟਨਾ ਪਿਆ ਹਟਨਾ ਪਿਆ ਹਾਲਾਤ ਉੱਦਾਂ ਦੇ ਹੋ ਜਾਂਦੇ ਨੇ ਘਰ ਪਰਿਵਾਰ ਪੜਿਆ ਤਾਂ ਮਾਈ ਬਿਲਕੁਲ ਥੋੜੀ ਸੀਗੀ ਲੇਕਿਨ ਮੈਂ ਨੋਕਰੀ ਦੀ ਚਾਹਵਾਨ ਬਹੁਤ ਸੀ

ਤੇ ਜਦੋਂ ਫ਼ੇਰ ਮੈਂ ਕਿਹਾ ਵੀ ਚਲੋ ਕੋਈ ਨੀ ਕਹਿੰਦੇ ਧਾਰਾਂ ਚੋਣੀਆ ਬੱਚੇ ਛੋਟੇ ਆ ਜੀ ਫ਼ੇਰ ਮੈਨੂੰ ਆਂਗਣਵਾੜੀ center ਚ job ਮਿਲੀ ਪਿੰਡ ਜੰਡਾਲੀ ਮੇਰੀ marriage ਤੋਂ ਬਾਅਦ

ਉਸ time ਡੇਡ ਸੋ ਰੁਪਿਆ pay ਸੀਗੀ

ਤੇ ਅਸੀਂ ਉੱਥੇ ਵੀ ਲੋਹੜੀ ਆਗੀ ਮੈਨੂੰ ਤਿਉਹਾਰ ਕਰਦੇ ਕਰਦੇ ਨੂੰ ਕੋਈ ਮੇਰਾ ਖਿਆਲ ਦੀ ਢਾਈ ਕ ਮਹੀਨੇ ਲਾਏ ਸੀ ਮੈਂ ਨਵੰਬਰ ਦੇ ਵਿੱਚ ਮੇਰੀ joining ਸੀਗੀ ਉੱਥੇ

ਮੇਰੇ ਖਿਆਲ ਫਰਬਰੀ ਚ ਮੈਨੂੰ ਹਟਾ ਲਿਆ ਸੀ ਤਿੰਨ ਕੁ ਮਹੀਨੇ

ਤਿੰਨ ਵੀ ਪੂਰੇ ਨੀ ਹੋਏ ਪੋਣੇ ਕ ਤਿੰਨ ਮਹੀਨੇ ਹੋਏ ਹੋਣੇ

ਤੇ ਮੈਂ ਕੀ ਫ਼ੇਰ ਉੱਥੇ ਵੀ ਲੋਹੜੀ ਮਨਾਈ ਬੱਚਿਆਂ ਦੀ ਤੇ ਜਿਹੜੀ ਉੱਥੇ ਦੀ ਲੰਬਰਦਾਰਨੀ ਸੀ ਉਹ ਬਹੁਤ ਖੁਸ਼ ਹੋਈ ਕਹਿੰਦੀ ਵੀ ਕੱਲ ਸਾਡੇ ਪਿੰਡ ਚ ਇਹ ਪਹਿਲੀ ਹੈ ਵੀ ਜਿਹਨੇ ਲੋਹੜੀ ਮਨਾਈ ਹੈ ਕੁੜੀਆਂ ਦੀ

ਫ਼ੇਰ ਉਹ ਵੀ ਆਪਣੇ ਵੱਲੋਂ ਕਾਫੀ ਮੂੰਗਫਲੀ ਅੱਗੇ ਤਾਂ ਬੱਕਲੀਆਂ ਬਹੁਤ ਬਣਾਉਂਦੇ ਸੀ ਲੋਹੜੀ ਨੂੰ ਮੱਕੀ ਦੀਆਂ

ਫ਼ੇਰ ਉਹ ਮੱਕੀ ਦੀਆਂ ਬੱਕਲੀਆਂ ਬਣਾ ਕੇ ਗਏ ਅਸੀਂ ਨੱਚੇ ਟੱਪੇ ਬਹੁਤ ਵਧੀਆ ਮਤਲਬ

ਅਮ ਬੱਕਲੀਆਂ ਹੁੰਦੀਆਂ ਨੇ ਮੱਕੀ ਦੇ ਦਾਣੇ ਦੀਆਂ

ਜਿਵੇਂ ਆਪਾਂ ਦਲੀਆ ਹਾਂ ਉਹ ਇਸ ਤਰ੍ਹਾਂ ਬਣਾਈ ਜਾਂਦੀ ਹੈ ਉਹਨੂੰ ਬਹੁਤ time ਲੱਗਦਾ ਬਣਾਉਣ ਨੂੰ ਉਹ ਹਾਰੇ ਵਿੱਚ ਹੀ ਬਣਦੀਆਂ ਨੇ ਜਿਆਦਾ ਤਰ ਤਾਂ ਵਧੀਆ

ਕੱਚੇ ਭਾਂਡੇ ਚ ਮੱਕੀ ਪਾ ਦੋ ਪਾਣੀ ਪਾਦੋ ਅੱਗ ਪਾਦੋ ਹੋਲੀ ਹੋਲੀ ਹੋਲੀ ਹੋਲੀ ਉਹ ਮਤਲਬ ਉੱਬਲੀ ਜਾਂਦੀਆਂ ਨੇ

ਜਦੋਂ ਉਹ ਦਾਣਾ ਖਾਣ ਯੋਗ ਹੁੰਦਾ ਉਹਨੂੰ ਫ਼ੇਰ ਕੱਡ ਲੈਣ ਫ਼ੇਰ ਛੋਟੇ ਬੱਚੇ ਤਾਂ ਚਬਾ ਵੀ ਨੀ ਸਕਦੇ ਨਾ ਜੇ

ਇਸ ਕਰਕੇ ਫ਼ੇਰ ਉਹ ਮੱਕੀ ਦੇ ਦਾਣੇ ਬੱਕਲੀਆਂ ਬਣਾ ਕੇ ਤੇ ਅਸੀਂ ਮੂੰਗਫਲੀ ਲਿਆਂਦੀ ਗੱਚਕ ਤੇ ਤਿਲਾਂ ਦੀਆਂ ਪਿੰਨੀਆਂ ਬਣਾਈਆਂ ਅਸੀਂ ਉਸ ਦਿਨ

ਅਸੀਂ ਆਪਣੀਆਂ ਤਿੰਨਾ ਦੀਆਂ ਪਿੰਨੀਆ ਬਣਾਈਆਂ ਲੇਕਿਨ ਉਸ time ਦੇ ਜਮਾਨੇ ਚ ਖਰਚਾ ਤਾਂ ਹੁਟ ਘੱਟ ਮਿਲਦਾ ਸੀ ਲੇਕਿਨ ਤਿਲ ਤੁਲ ਆਮ ਆਸਾਨੀ ਨਾਲ ਮਿਲ ਜਾਂਦੇ ਸੀ

ਘਰਾਂ ਹੀ ਹੁੰਦੇ ਸੀਗੇ ਗੁੜ ਵੀ ਆਮ ਹੀ ਹੁੰਦਾ ਸੀਗਾ ਬਹੁਤ ਕੁਲਾੜੀਆਂ ਚੱਲਈਆਂ ਅਸੀਂ ਕਿਸੇ ਨੇ ਕੋਲੀ ਦੇਤੀ ਕਿਸੇ ਨੇ ਬਾਤੀ ਪਾ ਤੀ ਸ਼ੱਕਰ ਦੀ

ਤੇ ਸਕੂਲ ਵਿੱਚ ਆ ਕੇ ਅਸੀਂ center ਦੇ ਵਿੱਚ